ਜਿਹੜਾ ਰੇਲਵੇ ਸਟੇਸ਼ਨ ਹੈ ਗੁਰਦਾਸਪੁਰ ਦਾ ਇਹ ਵੀ ਵਧੀਆ ਬਣਿਆ ਹੁਣ ਸ਼ੈੱਡਾਂ ਸ਼ੂੱਡਾਂ ਪਾਈਆਂ ਉਹਨਾ ਨੇ ਪੁੱਲ ਪੱਲ ਬਣਾਏ ਆ, ਲੋਹੇ ਦੇ, ਨਵੇਂ ਪੁੱਲ ਲੋਕੀ ਪਹਿਲਾਂ ਲਾਈਨਾਂ ਦੇ ਵਿੱਚੋਂ ਦੀ cross ਹੁੰਦੇ ਸੀ, ਕਿਸੇ ਨੂੰ ਠੇਡਾ ਲੱਗ ਗਿਆ, ਅਤੇ ਉਹ ਵੀ ਡਿੱਗ ਸਕਦਾ ਸੀ, ਹੁਣ ਉਹਨਾ ਨੇ ਪੁੱਲ ਹੀ ਬਣਾ ਦਿੱਤੇ ਆ ਕਿ ਲਉ ਜੀ ਪੁੱਲ ਬਣ ਗਏ ਆ, ਉੱਤੋਂ ਦੀ ਜਾਉ ਅਤੇ ਉੱਤੋਂ ਦੀ ਆਉ। ਅਤੇ ਆਪਾਂ ਮੈੰ ਕੰਮ ਕਰਦਾ ਪਠਾਨਕੋਟ ਅਸੀ ਗੱਡੀ ਦਾ ਪਾਸ ਬਣਾਏ ਦਾ ਵਾ, train ਦਾ, ਅਤੇ ਇੱਕ ਸੌ ਅਤੇ ਨੱਬੇ ਰੁਪਈਏ ਲੱਗੇ ਸੀ ਪਾਸ ਦੇ, ਤਿੰਨ ਰੁਪਈਏ ਮੈਨੂੰ ਜਾਣ ਦੇ ਪੈਂਦੇ ਆ ਤਿੰਨ ਰੁਪਈਏ ਮੈਨੂੰ ਆਉਣ ਦੇ ਪੈਂਦੇ ਆ ਛੇਆਂ ਰੁਪਇਆ ਦੇ ਵਿੱਚ ਮੈਂ ਦਿਹਾੜੀ ਲਾ ਕੇ ਘਰ ਅਤੇ ਦਿਹਾੜੀ ਲਾ ਕੇ ਤੁਸੀਂ ਦਿਹਾੜੀ ਲਾ ਨਹੀਂ ਸਕਦੇ ਅੱਜਕੱਲ੍ਹ, ਏਦਾਂ ਹੀ ਹੈ ਬਈ ਦਿਹਾੜੀ ਦਿਹੂੜੀ ਦਿਹਾੜੀ ਚ ਰੋਜ਼ ਉੱਠੀਦਾ, ਜਾਈਦਾ ਵਾ, ਆਪਣਾ ਕੰਮ ਧੰਦੇ ਤੇ, ਕੰਮ ਧੰਦਾ ਕਰੀਦਾ ਵਾ ਅਤੇ ਰੱਬ ਦੇ ਗੁਣ ਗਾਈਦੇ ਹੈ। ਹੋਰ ਸਾਡੇ ਇੱਥੇ ਜ਼ਿਆਦਾ ਅਸੀਂ ਤਿਉਹਾਰ ਜਿਹੜਾ ਮਨਾਉਂਦੇ ਹਾਂ ਉਹ ਵੱਡੀ ਦਿਨ ਦਾ ਮਨਾਉਂਦੇ ਹਾਂ ਜਿਹਨੂੰ ਕਹਿੰਦੇ ਆ ਕ੍ਰਿਸ਼ਮਿਸ ਡੇਅ, ਅਸੀਂ ਤਿਉਹਾਰ ਮਨਾਉਂਦੇ ਹਾਂ, ਵੱਡਾ ਦਿਨ ਉਹਨੂੰ ਕਹਿੰਦੇ ਹਾਂ, ਪੱਚੀ ਦਿਸੰਬਰ ਨੂੰ, ਪੱਚੀ ਦਿਸੰਬਰ ਨੂੰ ਅਸੀਂ ਵਧੀਆ ਵਧੀਆ ਕੱਪੜੇ ਪਾਈਦੇ ਆ, ਵਧੀਆ ਵਧੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਈ ਦੀਆਂ ਘਰ ਦੇ ਵਿੱਚ ਹਰ ਚੀਜ਼ ਮੰਨ ਲਾ ਅਸੀਂ ਵਧੀਆ ਵਧੀਆ ਉਸ ਦਿਨ ਖਾਂਦੇ ਆ, ਅਸੀਂ ਚਰਚ ਜਾਈਦਾ, ਲੰਗਰ ਦੇ ਵਿੱਚ ਵੀ ਸੇਵਾ ਦਿੰਦੇ ਹਾਂ, ਸੇਵਾ ਕਰੀਦੀ ਹੈ, ਰੱਬ ਸਾਨੂੰ ਸਾਡੀਆਂ ਗਲਤੀਆਂ ਗੁਨਾਹ ਵੀ ਤਾਂ ਮੁਆਫ ਕਰਦਾ ਸਾਨੂੰ ਰੱਬ ਦੇ ਘਰ ਜਾਈਦਾ ਵਾ, ਸੁੱਖ ਸ਼ਾਂਤੀ ਮਿਲਦੀ ਆ ਥੋੜ੍ਹੀ ਬਹੁਤੀ।

ਇਸ ਬਰਹਾਮਪੁਰ ਜਾਈਦਾ ਨਾ ਜਿਸ ਦਿਨ ਅਤੇ ਬਰਾਹਮਪੁਰ ਦੇ ਵਿੱਚ ਉੱਥੇ ਮੱਛੀ ਦਾ ਪੋਂਂਗ ਬੜਾ ਮਿਲਦਾ ਛੋਟੀ ਛੋਟੀ ਮੱਛੀ ਹੁੰਦੀ ਆ, ਉਹ fry ਕਰਦੇ ਆ, ਪਾਈਆ ਖੰਡ ਲਈ ਦੀ ਆ, ਪਾਈਆ ਪੀ ਕੇ ਉਹ ਖਾਈਦਾ ਵਾ, ਪੂਰਨਾ ਇਹ ਤੇ ਇੱਕ ਤੇ ਅੱਖਾਂ ਦੀ ਰੌਸ਼ਨੀ ਬੜੀ ਆ, light ਜਿਹੜੀ ਅੱਖਾਂ ਦੀ, ਉਹ ਵਧੀਆ ਤਰੀਕੇ ਨਾਲ ਮਤਬਲ ਸਾਡੇ ਨਾ,

ਨਾਲ ਹੀ ਉੱਥੇ ਮੱਛੀ ਮੁੱਛੀ ਖਾਈ ਦੀ ਆ, ਪੌਂਗ ਲਈਦਾ ਉੱਥੇ ਡੇਢ ਸੌਂ ਰੁਪਇਏ ਦਾ ਪਾਈਆ ਦਿੰਦਾ ਪੌਂਗ, ਡੇਢ ਸੌ ਦਾ ਮੰਨ ਲਾ ਇਹ ਅਸੀਂ ਲੈਣਾ, ਇੱਕ ਡੇਢ ਸੌਂ ਆਪਾਂ ਇੱਕ quarter ਲੈਣਾ, ਆਹੋ ਮਜ਼ੇ ਮਜ਼ੇ ਮਜ਼ੇ ਮਜ਼ੇ ਤਿੰਨ ਪੈੱਗ ਕਰੀਦੇ, ਤਿੰਨ ਜਾਂ ਚਾਰ ਤਿੰਨ ਚਾਰ ਪੈੱਗ ਕਰਕੇ, ਨਾਲ ਉਹਦੇ ਕੋਲ ਮੰਗੀ ਦਾ ਆ ਹਰੀ ਵਾਲੀ ਚੱਟਨੀ ਨਾਲੇ ਉਹਦੇ ਕੋਲੋਂ ਮੰਗੀ ਦਾ ਵਾ, ਵਧੀਆ ਮਸਾਲਾ ਮਸੂਲਾ ਪਾ ਕੇ ਅਤੇ ਵਧੀਆ ਤਰੀਕੇ ਨਾਲ ਸਾਨੂੰ ਦੇ, ਇੱਕ ਲਈਦਾ ਖਾਰਾ, ਖਾ ਪੀ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਪੀ ਪਾ ਕੇ ਇੱਕ ਦੋ ਜਣੇ ਯਾਰ ਦੋਸਤ ਹੁੰਦੇ ਆ ਨਾਲ, ਇੱਕ ਮਿਹਰ ਹੁੰਦਾ, ਇੱਕ ਮੈਂ ਹੁੰਦਾ ਦੋਵੇਂ ਜਣੇ ਪੀ ਖਾ ਕੇ ਆਰਾਮ ਦੇ ਨਾਲ ਘਰ ਆਉਂਦਿਆਂ ਸਾਰ ਹੀ ਹੋ ਸਕੇ ਤੇ ਕਦੀ ਕਦੀ ਅਸੀਂ ਨਹਿਰ ਚ ਵੀ ਨਹਾਉਣ ਜਾਂਦੇ ਹਾਂ, ਸਾਡੇ ਲਾਗੇ ਗਾਜ਼ੀਪੁਰ ਨਹਿਰ ਹੈ, ਨਹਿਰੇ ਨਹਾਉਂਦੇ ਹਾਂ, ਗਰਮੀਆਂ ਦੇ ਦਿਨ ਹੋਣ, ਹੁਣ ਜਿਸ ਦਿਨ ਕਦੇ ਕੰਮ ਧੰਦਾ ਨਾ ਹੋਵੇ, ਜਿਸ ਦਿਨ ਛੁੱਟੀ ਛਾਟੀ ਕੀਤੀ ਹੋਵੇ,

ਕੂੰਡੀਆਂ ਸਾਡੇ ਕੋਲ ਹੁੰਦੀਆਂ ਮੱਛੀਆਂ ਫੜ ਲੈਂਦੇ ਹਾਂ ਅਸੀਂ, ਜੇ ਕੋਈ ਆ ਜਾਏ ਅੱਧਾ ਕਿਲੋ, ਡੇਢ ਕਿਲੋ, ਆਉਣ ਲੱਗਿਆ ਹੀ fry ਕਰ ਲੈਂਦੇ ਹਾਂ, ਅਤੇ ਅਸੀਂ ਐਤਵਾਰ ਦੀ ਐਤਵਾਰ ਜਾਂ ਮੰਨ ਲਉ ਜਿਸ ਦਿਨ ਮੰਗਲਵਾਰ ਕੋਈ ਬੱਤੀ ਬੁੱਤੀ ਦਾ ਕੱਟ ਲੱਗਾ ਹੋਏਗਾ, ਬੱਤੀ ਬੁੱਤੀ ਜਦੋਂ ਚੱਲ ਜਾਏ ਫੇਰ ਅਸੀਂ ਸਿੱਧਾ ਹੀ ਉੱਥੇ ਨਹਿਰੇ, ਨਹਿਰੇ ਜਾ ਕੇ ਬੜੇ ਵਧੀਆ ਤਰੀਕੇ ਨਾਲ ਬੱਸੇ ਚੱਲ ਜਾਈਦਾ ਜਾ ਕੇ ਉਹਨੂੰ ਹੱਥ ਦੇ ਦੇਈਦਾ। ਆ ਭਾਅ ਲੈ ਜਾਈਂ ਸਾਨੂੰ ਉੱਥੇ ਤੱਕ ਅਗਲਾ ਲੈ ਜਾਂਦਾ ਵਾ ਜਦੋਂ ਉੱਤਰੀਦਾ ਉਹਨੂੰ ਕਹੀ ਦਾ ਚੰਗਾ ਭਰਾ ਮਿਹਰਬਾਨੀ ਹੈ ਤੇਰੀ ਜਾ ਰੱਬ ਕੰਨਿਉ ਜਿਉਂਦਾ ਵੱਸਦਾ ਰਹਿ, ਜਿਉਂਦਾ ਵੱਸਦਾ ਰਹਿ ਫੇਰ ਅਗਲਾ ਸਾਨੂੰ ਲਾਹ ਕੇ ਅਗਾਂਹ ਜਾਂਦਾ ਵਾ ਅਸੀਂ ਆਪਣਾ ਵਧੀਆ ਤਰੀਕੇ ਨਾਲ ਕਰਨਾ ਆਪਣਾ system system ਕਰਕੇ ਲਾ ਕੇ ਕਿਲੋ ਡੇਢ ਕਿਲੋ ਦਾ piece ਫੜ੍ਹ ਕੇ, ਦੋ ਕਿਲੋ ਮੱਛੀ ਫੜ੍ਹਕੇ ਲਿਆ ਕੇ ਆਉਂਦਿਆਂ ਨੇ ਪਹਿਲਾਂ ਉਹਦੇ ਚਾਨਣੇ ਲਾਹ ਕੇ ਛਿੱਲ ਛੁੱਲ ਕੇ ਲੂਣ ਲਾਣ ਲਾ ਕੇ ਅੰਜ਼ਵਾਇਣ ਅੰਜ਼ਵਾਊਣ ਪਾ ਕੇ ਤੜਕਾ ਛੜਕਾ ਲਾ ਕੇ ਫੇਰ ਮੰਨ ਲਾ ਆਪਣੇ ਹੱਥੀਂ ਲਾਉਂਦਾ ਤੜਕਾ ਤੜਕਾ ਲਾਈਦਾ ਵਾ, ਅਤੇ ਬਹੁਤ ਹੀ ਵਧੀਆ ਮਤਲਬ ਮੱਛੀ ਬਣਦੀ ਹੈ ਜਿਹੜੀ ਦੇਸੀ ਮੱਛੀ ਦੇਸੀ ਮੱਛੀ ਕਹਿੰਦੇ ਖਾਣੀ ਚੰਗੀ ਹੁੰਦੀ ਹੈ ਅੱਖਾਂ ਦੀ light ਰੌਸ਼ਨੀ ਵਧੀਆ ਮਤਲਬ ਵੱਧਦੀ ਹੈ। ਬਾਕੀ ਮੂਲੀ ਮਾਲੀ ਨਾਲ ਹੀ ਕਤਰ ਲੈਣੀ ਹੁੰਦੀ ਹੈ, ਘਰੇ ਹੀ ਘਰੇ ਹੀ ਚੱਲਦੇ ਹੁੰਦੇ ਆ ਕੋਠੇ ਤੇ ਪੈੱਗ, ਪਾਈਆਂ ਲਾ ਕੇ ਵਧੀਆ ਤਰੀਕੇ ਨਾਲ ਖਾ ਪੀ ਕੇ ਅਗਲੇ ਕਹਿੰਦੇ ਆ ਵਾਕਿਆ ਠੀਕ ਹੈ ਯਾਰ ਮੱਛੀ ਬੜੀ ਸੁਆਦ ਬਣੀ ਸੀ, ਘਰ ਦੇ ਵੀ ਕਹਿੰਦੇ ਆ ਸਾਡੇ ਹੋਰ ਵਧੀਆ ਲਾਗੇ ਸਾਗੇ ਮਤਲਬ ਠੰਡੀਆਂ ਨਹਿਰਾਂ ਵਧੀਆ ਚੱਲਦਾ। ਮੇਰਾ ਮੇਰਾ ਨਾਂ ਨੀਟੂ ਸ਼ਟਰਾਂ ਆਲਾ ਏ ਮੈ ਜਲੰਧਰ ਤੋਂ ਗੱਲ ਕਰਦਾਗਾਂ ਤੇ ਅੱਜ ਜੋ ਮੈ ਆਪਣੇ ਬਾਰੇ ਦੱਸਣ ਜਾ ਰਿਆ ਮੇਰੀ introduction ਮੈ ਇੱਥੇ ਦਾ ਨਿਵਾਸੀ ਆਂ ਤੇ ਇੱਥੇ ਰਿਹੰਦੇ ਹੋਏ ਮੈਂਨੂੰ ਚਾਲੀ ਸਾਲ ਹੋ ਚੁੱਕੇ ਏ ਮੇਰੇ family ਨੂੰ ਤੇ ਓ ਚਾਲੀ ਪਿਹਲਾਂ ਮੇਰੀ family ਜੇਹੜੀ ਹੈਗੀ ਓਹੋ ਪੰਜਾਬ ਇਹੇ ਹਰਿਆਣੇ ਤੋਂ ਆਏ ਸੀ ਤੇ ਉਸ ਤੋਂ ਬਾਦ ਇਹ ਪੰਜਾਬ ਵਿੱਚ ਬਸ ਗਿਏ ਤੇ ਹੁਣ ਪੰਜਾਬ ਵਿੱਚ ਹੀ ਰਹਿੰਦੇ ਹਨ, ਤੇ ਅੱਗੇ ਜੇਹੜਾ ਦੱਸਣ ਚਾਵਾਂਗਾ ਓਹ ਇੱਕ ਬਹੁਤ ਹੀ ਵਧੀਆ ਗੱਲ ਪਰੂਸੀ ਹੈ। ਜਿਸ ਵਿੱਚ ਇਹ ਮੈ ਕਹਾਣੀ ਦੱਸਾਂਗਾ ਇੱਕ ਕਵੀ ਜੋ ਮੇਰਾ ਕਾਵ ਹੈ ਉਸਦੀ ਤੇ ਆਪਣੀ, ਤੇ ਸਾਡੇ ਪਿੰਡ ਵਿੱਚ ਜੇੜੇ ਅਸੀਂ ਛੋਟੇ ਹੁੰਦੇ ਤੋਂ ਰਿਹੰਦੇ ਸੀਗੇ, ਜਿੱਥੇ ਅਸੀਂ ਖੇਡੇ ਵੱਡੇ ਹੋਏ ਤੇ ਹੁਣ ਅਸੀਂ ਜਿਵੇਂ ਜਿਵੇਂ ਵੱਡੇ ਹੋਏ ਆਪਾ ਵੱਖੋ ਵੱਖ ਥਾਵਾਂ ਤੇ ਨੋਕਰੀਆ ਵਿਗਾਰਾ ਲੱਗਣ ਲੱਗ ਚੁੱਕੇ ਪੜ ਲਿੱਖ ਕੇ school ਵਿੱਚ ਵਧੀਆ ਕਰਿਆ ਮਹਿਨਤ ਕਰੀ ਤੇ,

ਗਿਆਨ ਵਿਗਿਆਨ technology ਤੇ ਇਥਾਰਵਾਦੀ ਰੁਚਿਆ ਦਾ ਭਰਵਾਵ ਦਿਨ ਬ ਦਿਨ ਵੱਧ ਰਿਹਾ ਹੈ। ਪਰ ਇਸ ਦਾ ਭਾਵ ਇਹ ਨਹੀਂ ਹੈ ਕੀ ਮਨੁੱਖੀ ਜੀਵਨ ਵਿੱਚ ਪਰਮਪ੍ਰਾਗਤ ਅਸੂਲਾਂ ਦਾ ਭਰਵਾਵ ਇੱਕ ਦਮ ਖਤਮ ਹੋ ਗਿਆ ਹੈ, ਜਾ ਮਿਟ ਗਿਆ ਹੈ, ਇਹ ਤਾਂ ਸਗੋਂ ਨਾਲੋਂ ਨਾਲ ਹੀ ਚੱਲ ਰਹੀ ਰਿਹਾ ਹੈ, ਤਾਂ ਇਸ ਵਿੱਚ ਨਵੀਂ ਚੇਤਨਾ ਅਤੇ ਢੂਕਮੀ ਤਬਦੀਲੀ ਜਰੂਰੀ ਆਉਂਦੀ ਰਹੀ ਹੈ। ਅਸਲ ਵਿੱਚ ਪਰਮਪਰਾ ਤੇ ਆਧੁਨਿਕਤਾ ਦਾ ਸਫਰ ਨਾਲੋਂ ਨਾਲ ਹੀ ਚੱਲਦਾ ਹੈ, ਤੇ ਪਰਮਪਰਾ ਵਿੱਚੋਂ ਹੀ ਆਧੁਨਿਕ ਦਾ ਸਰੂਪ ਉਜਾਗਰ ਹੁੰਦਾ ਹੈ, ਉਂਝ ਅੱਜ ਦੇ ਆਧੁਨਿਕ ਤੇ ਕੱਲ ਨੂੰ ਓਹੋ, ਪਰਮਪਰਾ ਬਣ ਜਾਣਾ ਹੈ, ਅਤੇ ਸਮੇ ਨਾਲ ਕਾਲਚਕਰ ਇੰਝ ਹੀ ਗਤੀਮਾਨ ਰਹਿਣਾ ਚਾਹੀਦਾ ਹੈ ਤੇ ਰਹਿੰਦਾ ਹੈ। ਸਾਹਿਤ ਜੀਵਨ ਦਾ ਹੀ ਪ੍ਰੀਤੀਬੀਮਬ ਹੁੰਦਾ ਹੈ, ਜੀਵਨ ਦੀ ਜੋ ਨੁਹਾਰ ਹੁੰਦੀ ਹੈ, ਓਹੋ ਹੀ ਸਾਹਿਤ ਤੇ ਅੰਕਿਤ ਹੁੰਦੀ ਰਹਿੰਦੀ ਹੈ, ਸੋ ਜੀਵਨ ਦੀ ਅਧੁਨਿਕਤਾ ਸਾਹਿਤ ਦੀ ਵੀ ਅਧੁਨਿਕੀਤਾ ਹੁੰਦੀ ਹੈ। ਅਧੁਨਿਕਤਾ ਪੰਜਾਬੀ ਸਾਹਿਤਾ ਦਾ ਮੂਡ ਬਿਖਜੀਰੇ ਆਰੰਭ ਆਰੰਭ ਨਾਲ ਭਾਈ ਵੀਰ ਸਿੰਘ ਕਾਵ ਰਚਨਾ ਤੋਂ ਬਜਾ ਇਸ ਸਮੇ ਅੰਗ੍ਰੇਜੀ ਸ਼ਾਸ਼ਨਕਾਲ ਦੀ ਸੀ, ਅਤੇ ਸਾਡਾ ਮੁਲਖ ਗੁਲਾਮ ਸੀ ਲੋਕ ਲੋਕ ਮਨਾ ਵਿੱਚ ਅੰਗਰੇਜਾਂ ਅੰਗ੍ਰੇਜੀ ਹਕੂਮਤ ਵਿਰੁੱਧ ਨਫ਼ਰਤ ਦੀ ਲਿਹਰ ਸੀ, ਅਤੇ ਓਹੋ ਮੁਲਖ ਨੂੰ ਆਜਾਦ ਕਰੋਣ ਲਈ ਤੱਤਪਰ ਸਨ ਅਤੇ ਕਈ ਵਿਆਪਕ ਅੰਦੋਲਨ ਚੱਲ ਰਿਹੇ ਸਨ। ਦੂਜੇ ਪਾਸੇ ਅੰਗਰੇਜਾਂ ਵੱਲੋਂ ਆਪਣਿਆ ਜੜਾਂ ਨੂੰ ਮਜਬੂਤ ਕਰਨ ਲਈ ਪੱਛਮੀ ਰੰਗ ਢੰਗ ਦੀ ਵਿਦਿਆ ਦਾ ਪ੍ਰਸਾਰ ਹੋ ਰਿਹਾ ਸੀ, ਅਤੇ ਇਸਾਈ commissioner ਰਾਜਨੀਤੀ ਸੱਤਾ ਦੀ ਆੜ ਵਿੱਚ ਧਰਮ ਦਾ ਜੋਰਦਾਰ ਪਰ ਪ੍ਰਚਾਰ ਕਰ ਰਿਹੇ ਸਨ। ਭਾਰਤੀ ਆਗੂਆ ਨੇ ਅੰਗਰੇਜਾਂ ਤੋਂ ਮੁਲਖ ਨੂੰ ਆਜ਼ਾਦ ਕਰਵੋਣ ਅਤੇ ਇਸਾਈ ਮਤ ਦੇ ਭਰਵਾਵ ਨੂੰ ਰੋਕਣ ਲਈ ਲੋਕ

ਪ੍ਰਸਾਰ ਨਾਲ ਪੁਰਾਣੇ ਵਿਸ਼ਵਸ਼ਾ ਦੀ ਥਾਂ ਨਵੇ ਵਿਸ਼ਵਾਸ਼ ਪੁੰਗਰਨ ਲੱਗੇ, ਅਤੇ ਪੜੀ ਲਿਖੀ ਨੋਜਵਾਨ ਦੀ ਪੀੜੀ ਵੀ ਹੋਂਦ ਵਿੱਚ ਆਈ, ਇਸਦੀ ਭਾਰਤੀ ਜਨਤਾ ਵਿੱਚ ਗਿਆਨੀ ਗਿਆਨ ਅਤੇ ਵਿੱਦਿਆ ਦੇ ਪ੍ਰਸਾਰ ਨਾਲ ਜਾਗ੍ਰਿਤੀ ਆਈ, ਅਤੇ ਅੰਧਵਿਸ਼ਵਾਸ਼ ਤੇ ਬਹਿਮ ਭਰਮ ਦੁਰ ਹੋਣ ਲੱਗੇ, ਦਲਿਤ ਅਤੇ ਇਸਤਰੀ ਜਾਤੀ ਦਾ ਸਤਿਕਾਰ ਵਧਿਆ, ਤੇ ਓਹਨਾਂ ਦੇ ਹੱਕਾਂ ਦੀ ਰੱਖੀ ਲਈ ਰਾਖੀ ਲਈ ਸੂਰ ਬੁਲੰਦ ਹੋਏ ਇਸ ਸਮੇ ਦਾ ਪ੍ਰਬਲ ਰੁਜਾਨ ਰਾਸ਼ਟਰਵਾਦੀ ਅੰਦੋਲਨ ਅਤੇ ਦੇਸ਼ ਭਗਤੀ ਦੀਆ ਭਾਵਨਾਵਾਂ ਦਾ ਨਤੀਜਾ ਜਾਤ ਤੇ ਊਚ ਨੀਚ ਦੀ ਵਿੱਖਰਿਆ ਨੂੰ ਛੱਡ ਕੇ ਸਾਰੇ ਦੇਸ਼ਵਾਸੀ ਇੱਕ ਝੰਡੇ ਹੇਠ ਇਕਠੇ ਹੋ ਗਏ, ਇਸ ਸਮੇ ਸਮਾਜ ਸੁਧਾਰ ਤੇ ਲੋਕਾ ਜਾਗ੍ਰਿਤੀ ਦੀਆ ਕਈ ਲਹਿਰ ਚਲਿਆ, ਜਿਹਨਾਂ ਵਿੱਚ ਕੂਕਾਂ ਕੂਕਾਂ ਲਹਿਰ, ਸਿੰਘ ਸਬਾ ਲਹਿਰ, ਆਰੀਆ ਸਮਾਜ ਲਹਿਰ, ਬ੍ਰਮਣ ਸਮਾਜ ਲਹਿਰ, ਕਾਦੀਆਨੀ ਲਹਿਰ, ਅਤੇ ਅਹਮ ਦੀਆ ਲਹਿਰ, ਆਦਿ ਪ੍ਰਮੁੱਖ ਸਨ। ਇਨਾਂ ਵਿੱਚ ਅਨੇਕ ਹਰੇਕ ਨੇ ਆਪੋ ਆਪਣਾ, ਸਾਰਥਕ ਯੋਗਦਾਨ ਪਾਇਆ। ਇਸ ਪਿਜੋਖੜ ਵਿੱਚ ਪੰਜਾਬੀ ਕਵਿਤਾ ਨੇ ਕਾਵਿ ਦੀ ਆਪਣੇ ਪਰਮਪਰਾ ਵਾਦੀ ਜੰਗ ਢੰਗ ਨੂੰ ਛੱਡਿਆ ਨਵੇ ਰੂਪ ਤੇ ਵਿਕਾਸ ਦਾ ਰੁਕ ਗ੍ਰਹਿਣ ਕੀਤਾ ਅਤੇ ਆਧੁਨਿਕ ਦੋਰ ਵਿੱਚ ਪ੍ਰਵੇਸ਼ ਕੀਤਾ ਆਧੁਨਿਕ ਦੋਰ ਦੇ ਮੋਡੀ ਕਵੀ ਭਾਈ ਵੀਰ ਸਿੰਘ ਦੀ ਕਾਵ ਰਚਨਾਂ ਦਾ ਸਰੂਪ ਅਧਿਆਤਮਿਕ ਅਤੇ ਰਹਿਸਵਾਦੀ ਹੈ। ਉਸਦੀ ਦੀ ਕਵਿਤਾ ਉੱਤੇ ਗੁਰਵਾਣੀ ਅਤੇ ਗੁਰਮਤੀ ਅਤੇ ਅਧਿਆਤਮਕ ਦਾ ਅਸਰ ਵੀ ਹੈ। ਭਾਈ ਵੀਰ ਸਿੰਘ ਨੇ ਕਾਵ ਰਚਨਾਂ ਅਤੇ ਪ੍ਰਕਿਤੀ ਚਿਤਰਨ ਰਾਹੀਂ ਕੋਮੀ ਅਤੇ ਸਿੱਖ ਭਾਈ ਸਭਿਆਚਾਰ ਨੂੰ ਪੰਜਾਬੀਆ ਦੇ ਧੁਰ ਅਬਚੇਤਨ ਤੱਕ ਪਹੁਚਾ ਦਿੱਤਾ, ਇਸ ਲਈ ਉਸਨੂੰ ਭਾਈ ਗੁਰਦਾਸ ਵਾਂਗ ਗੁਰਵਾਣੀ ਦਾ ਨਵੀਨ ਸਿੱਖਿਆਕਾਰ ਵੀ ਮਨਿਆ ਜਾਂਦਾ ਹੈ, ਭਾਈ ਵੀਰ ਸਿੰਘ ਨੇ ਕਵਿਤਾ ਅਤੇ ਸਾਹਿਤ ਰਚਨਾਂ ਰਾਹੀਂ ਲੋਕ ਵਿੱਚ ਜਾਗ੍ਰਿਤੀ ਲਿਆਉਂਦੀ ਅਤੇ ਕਵਿਤਾ ਵਿੱਚ ਨਵਿਆ ਤੇ ਆਧੁਨਿਕ ਲਿਹਰ ਪਾਈਆ, ਜਿਸਦੇ ਫਲਸਰੂਪ ਉਸਨੂੰ ਇਸ ਦ੍ਰਿਸ਼ਟੀ ਦੇ ਤੋਂ ਪੁੰਗਰਨ ਜਾਗਰਨ ਦਾ ਮਨੁੱਖ ਬਕਤਾ ਵੀ ਕਿਹਾ ਗਿਆ ਹੈ। ਉਸਦੇ ਕਾਵ ਵਿੱਚ ਵਿਅੱਕਤੀਗਤ ਭਾਵਨਾਂ ਲੋਕੀਕ ਤੇ ਪ੍ਰਲੋਕੀਂ ਪੱਖਾਂ ਦਾ ਬਰਨਣ ਨਵੀਨ ਕਾਬਿਲ ਬਨ ਗਿਆ ਛੋਟੀ ਕਵਿਤਾ ਰਚਨਾਂ ਆਦਿ ਵਰਗੇ ਕਈ ਆਧੁਨਿਕ ਝੁੱਕਾ ਮਿਲਦੇ ਸਨ। ਭਾਈ ਵੀਰ ਸਿੰਘ ਦੇ ਦੋ ਸਮਕਾਲੀ professor ਪੂਰਨ ਅਤੇ ਲਾਲਾ ਧਨੀਰਾਮ ਚਾਤਰਿਕ ਆਪੋ ਆਪਣੇ ਵਿਨਖਣਤਾ ਲਈ ਪ੍ਰਸਿਧ ਸਨ। professor ਪੂਰਨ ਸਿੰਘ ਬਹੁਤ ਮੋਲੀਕ ਤੇ ਖੁੱਲੇ ਵਾਓ ਵਾਲਾ ਕਾਵ ਸੀ, ਕਵੀ ਸੀ, ਜਿਸਨੇ ਕਵਿਤਾ ਦੀ ਵੰਦਨਾ ਤੋਂ ਪੂਰਾ ਪੂਰੀ ਖੁੱਲ ਲਈ ਓਹੋ ਖੁੱਲ ਨੂੰ ਹੀ ਰਚਨਾਤਮਕ ਦਾ ਸਹਿਜ ਅੰਗ ਪ੍ਰਵਾਨ ਕਰਦਾ ਹੈ। ਜਿਸ ਦਾ ਪਤਾ ਉਸਦੀ ਕਵੀ ਰਚਨਾਵਾਂ ਦੇ ਸਿਰਲੇਖਾਂ ਖੁੱਲੇ ਖੰਡ, ਖੁੱਲੇ ਮੈਦਾਨ, ਖੁੱਲੇ ਆਸਮਾਨੀ ਰੰਗ ਤੋਂ ਵੀ ਭਲੀਭਾਂਤ ਹੋ ਜਾਂਦਾ ਹੈ, ਉਸਦੀ ਖੁੱਲ ਵਿੱਚ ਇੱਕ ਪਾਸੇ ਮੋਲੀਕ ਵਿਨਖਣਤਾ ਤੇ ਦੂਜੇ ਪਾਸੇ ਸਹਿਜ ਖਿੱਚ ਮੋਜੂਦ ਹੈ। ਉਸ ਉੱਤੇ ਭਾਵੇ ਕਈ ਭਰਵਾਵ ਪਏ ਸਨ, ਪਰ ਓਹੋ ਮੁੱਖ ਰੂਪ ਵਿੱਚ ਵੀ ਭਲੀਭਾਂਤ ਹੋ ਜਾਂਦਾ ਹੈ। ਬੇਮਿਸਾਲ ਮੋਲੀਕਤਾ ਦਾ ਸੋਆਮੀ ਸੀ, ਓਹੋ ਪੰਜਾਬੀ ਸਭਿਆਚਾਰ ਪੰਜਾਬੀ ਪਿਆਰ, ਆਦਿ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ। ਪ੍ਰਕਿਤੀ ਪਿਆਰ ਅਤੇ, ਖੁੱਲ ਨੂੰ ਮਾਨਣਾ ਵਾਲਾ ਕਵੀ ਸੀ। ਉਸਦੀ ਕਵਿਤਾ ਨੇ ਅੱਧ ਆਧੁਨਿਕ ਪੰਜਾਬੀ ਕਵੀ ਵਿੱਚ ਸ੍ਰੇਸ਼ਟ ਵਿਕਾਸ ਲਿਆਂਦਾ, ਧਨੀਰਾਮ ਚਾਤਰੀ ਇੱਕ ਪਾਸੇ ਕਿੱਸਾ ਪਰਮਪਰਾ ਦਾ ਨਾਲ ਜੁੜਿਆ ਹੋਇਆ ਸੀ, ਅਤੇ ਦੂਜੇ ਪਾਸੇ ਸਮਕਾਲੀ ਅਰਧਾਤ ਅਤੇ ਪ੍ਰਗਤੀਵਾਦੀ ਚੇਤਨਾ ਤੋਂ ਪ੍ਰਭਾਵਿਤ ਸੀ। ਇਹ ਪੇਂਡੂ ਸਭਿਆਚਾਰ ਤੇ ਸਹਿਜ ਨੂੰ ਬੜੀ ਸਫਲਤਾ ਨਾਲ ਚੇਤਰਿਆ ਜਿਸ ਕਾਰਨ ਉਸਦੀ ਕਾਵ ਰਚਨਾ ਦਾ ਮੂਲ ਧੁਰ ਲੋਕ ਭਾਵਨਾ ਅਤੇ ਲੋਕ ਚੇਤਨਾ ਹੀ ਦੀ ਦਿਖਾਈ ਦਿੰਦਾ ਹੈ। ਚਾਤਰਿਕ ਸੁਧਾਰਵਾਦੀ ਕਵੀ ਸੀ, ਅਤੇ ਮਨੁੱਖਤਾ ਦੇ ਸਮਾਜਵਾਦੀ ਸੂਰ ਦਾ ਅਨੂਆਈ ਸੀ, ਉਸਦਾ ਪੰਜਾਬ ਪਿਆਰ ਅਗਾਂਹ ਦੇਸ਼ ਪਿਆਰ ਤੇ ਵਿਸ਼ਵ ਪਿਆਰ ਵਿੱਚ ਤਬਦੀਲ ਹੋ ਕੇ ਸਾਂਝੀ ਮਨੁੱਖਤਾ ਦੇ ਆਦਰਸ਼ ਨੂੰ ਜਾ ਛੂਨਦਾ ਹੈ। ਉਸਦੀ ਕਵੀ ਕੱਲਾ ਵਿੱਚ ਪਰਿਵੀਨਤਾ ਅਤੇ ਸਰਲਤਾ ਤੇ ਸਾਦਗੀ ਵਰਗੇ, ਸੁਭਾਬੀਕ ਗੁਣ ਮੋਜੂਦ ਹਨ। ਉਨਿ ਸੋ ਛੱਤੀ ਈਸਵੀ ਵਿੱਚ ਪੰਜਾਬ ਦੀ ਰੁਮਾਂਡੀਕ ਕਵਿਤਾ ਦਾ ਦੋਰ ਸ਼ੁਰੂ ਹੋਇਆ, ਰੁਮਾਡੀਕ ਕਵਿਤਾ ਦੇ ਮੁੰਡਲੇ ਬੀਜ ਭਾਈ ਵੀਰ ਸਿੰਘ ਅਤੇ professor ਪੂਰਨ ਸਿੰਘ ਦੀ ਕਵਿਤਾ ਵਿੱਚ ਮੋਜੂਦ ਪਰ ਇਸ ਦਾ ਪੂਰਾ ਵਿਕਾਸ professor ਮੋਹਨ ਸਿੰਘ ਅਤੇ ਅਮ੍ਰਿਤਾਪ੍ਰੀਤਮ ਸ਼ਿਵ ਕੁਮਾਰ ਆਦਿ ਦੀ ਨਾਲ ਹੀ ਸਾਮਣੇ ਆਇਆ। ਪੰਜਾਬ ਰੋਮਾਂਟਿਕ ਕਵਿਤਾ ਕਈ ਖਾਸ ਗੁਣਾ ਲੱਛਣਾਂ ਨਾਲ ਭਰਪੂਰ ਹੈ, ਜਿਵੇਂ ਪ੍ਰਕਿਤੀ ਪਿਆਰ ਕਲਪਨਾ ਉਡਾਰੀ ਮਨੋਭਾਵ ਅਵੇਗ ਪਰਮਪਰਾ ਭਨਜਨ ਆਦਿ। ਖਾਸ ਤੋਰ ਤੇ ਰੋਮਾਂਟਿਕ ਕਵਿਤਾਰਾ ਦੀ ਸੁੰਦਰਗੀਤ ਰਚਨਾ ਦਾ ਸ੍ਰਬਸ਼੍ਰੇਸ਼ਟ ਹੈ। ਔਰ ਜੋ ਕੀ ਬਾਕੀ ਦੀ ਗੱਲ ਹੈ, ਓਹ ਤੁਹਾਨੂੰ ਮੈ ਆਪਣੀ

ਮਿਲਤੇ ਹੈ break ਕੇ ਬਾਦ। ਖਾਲਸਾ college ਦੀ ਸਿਰਜਨਾ ਦੋ ਸ਼ਬਦ ਖਾਲਸਾ college ਦੇ ਪੰਜਾਬੀ ਵਿਭਾਗ ਦੇ nah ਦੇ ਵਿਦਿਆਰਥੀਆਂ ਵੱਲੋਂ ਸਿਰਜਣਾ ਰੁਚੀ ਪਰ ਨੂੰ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ ਸਿਰਜਣਾ ਸਾਹਿਤ ਰਸਾਲਾ january ਦੋ ਹਜਾਰ ਤੇਈ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਆਜ ਅੱਜ ਦਾ ਯੁੱਗ computer ਨਾਲ ਸੰਬੰਧਿਤ ਗਤੀਵਿਧੀਆਂ ਵਾਲਾ ਯੁੱਗ ਸੀ ਮੰਮੀ ਤੁਹਾਨੂੰ ਪਤਾ ਮੈਂ ਉਹ ਕਰਿਆ ਕਰਦੀ ਮੁੜ ਮੁੜ ਕੇ ਰਹਿਣ ਦੇ ਵਾਲਾ ਯੁੱਗ ਸੀ

ਮੁੱਖ ਮਧਿਆਨ ਬਣੇ ਹੋਏ ਸਨ ਵਿਸ਼ਵਾਸ ਪੱਧਰ ਤੇ ਸਾਹਿਤਿਕ ਰਚਨਾਵਾਂ ਦੀ online online ਪ੍ਰਕਾਸ਼ਕ ਹੋ ਰਹੀਆਂ ਸਨ ਜਿੱਥੇ ਪਹਿਲਾਂ ਇਹ ਮੌਖਿਕ ਰੂਪ ਦੇ ਦੇ ਪ੍ਰਕਾਸ਼ ਰੂਪ ਵਿੱਚ ਸਾਹਿਤਕ ਸਮੱਗਰੀ ਸਾਹਮਣੇ ਆਉਂਦੀ ਸੀ ਉਸ ਦੇ ਗੁਣ software ਨੂੰ ਆਪਣਾ ਅਹਿਮ ਸਥਾਨ ਹਾਸਿਲ ਕਰ ਲਿਆ ਸੀ ਪੁਸਤਕਾਂ ਆਹ ਰਸਾਲੇ ਅਖਬਾਰਾਂ ਆਦਿ ਇੱਕੋ ਜਗਾ ਤੋਂ ਦੂਸਰੀ ਜਗ੍ਹਾ ਪਹੁੰਚਣ ਵਾਸਤੇ ਸਮਾਂ ਲੈਂਦੇ ਸਨ ਪਰ computer ਰਾਹੀਂ ਪ੍ਰਕਾਸ਼ਤ ਕੀਤਿਆਂ ਸਮੱਗਰੀਆਂ ਆਧੁਨਿਕ ਯਾਤਰਾ ਆਧੁਨਿਕ ਜੰਤਰ ਵਿਧੀਆਂ ਦੀਆਂ ਲਿਖਣ ਵਾਲੀ ਨੂੰ ਹੁੰਗਾਰਾ ਵੀ ਹੁੰਗਾਰਾ ਹੀ ਇਕ ਵੱਡੀ ਤਾਦਤਾਦਤਾਦਾਦ ਵਿੱਚ ਮਿਲਦਾ ਹੈ ਨੌਜਵਾਨ ਲੇਖਕਾਂ ਵਾਸਤੇ ਇਹ ਸ਼ਲਾਘਾਯੋਗ ਹੈ school ਅਤੇ college ਵਿਚ ਪੜ੍ਹਦੇ ਵਿਦਿਆਰਥੀਆਂ ਵਿੱਚ ਸਾਹਿਤ ਦੀ ਰੁਚੀ ਵਿੱਚ ਸਾਹਿਤ ਦੀ ਰੁਚੀ ਉਸ ਵੇਲੇ ਆਪਣੀ ਪਹਿਚਾਣ ਕਰ ਆਪਣੀ ਪਹਿਚਾਣ ਕਰ ਲੈਣੀ ਅਤਿ ਲੋੜੀਂਦੀ ਹੈ ਇਸ ਨਾਲ ਸਮਾਜ ਨੂੰ ਵੀ ਸਾਰਥਕ ਸੇਧ ਮਿਲਦੀ ਹੈ ਨੌਜਵਾਨ ਲੇਖਕ ਲੇਖਿਕਾ ਦੇ ਮਨ ਵਿਚ ਕੌਮ ਰਾਸ਼ਟਰ ਸਮਾਜ ਅਤੇ ਜਿੰਮੇਵਾਰੀ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਸ਼ਹੀਦ ਭਗਤ ਸਿੰਘ ਵਰਗੇ ਇੱਕ ਇਨਕਲਾਬੀਆਂ ਆਪਣੇ school ਦੀ ਪੜ੍ਹਾਈ ਦੌਰਾਨ ਸਹਾਇਕ ਸਾਧਨਾ ਦਾ ਪਹਿਲਾ ਪੜਾਅ school ਅਤੇ college ਵਿਚ ਹੀ ਸ਼ੁਰੂ ਕੀਤਾ ਸੀ ਜਿੱਥੇ ਉਨ੍ਹਾਂ ਨੂੰ ਸਹੀ ਦਿਸ਼ਾ ਮਿਲੀ ਦਿਸ਼ਾ ਮਿਲ ਜਾਵੇ ਤੇ ਆਉਣ ਵਾਲੇ ਜੀਵਨ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਕਰ ਸਕਣ ਦੇ ਜੋਗ ਹੁੰਦੇ ਹਨ ਇਹਨਾਂ ਦਾ ਘੇਰਾ ਵੀ ਵਿਦਿਅਕ ਹੋਵੇਗਾ ਅੱਜ ਕੱਲ ਨਾਲ

ਸਫਰਨਾਮਾ ਆਦਿ ਕਰਨ ਸਾਹਿਤਿਕ ਰਚਨਾ ਲਈ ਸਵੈ ਪ੍ਰਗਟਾਉਣ ਦਾ ਸੁਆਦ ਨੂੰ appeal ਮਨੁੱਖੀ ਆਦਰਸ਼ਾਂ ਦੀ ਅਗਵਾਈ ਇਨ੍ਹਾਂ ਬਿਨਾਂ ਹੋਈ ਸਤਿਕਾਰ ਚੰਗੀ ਗੱਲ ਨਹੀਂ ਬੀਬੀ ਨਾਨਕੀ ਵੀਰ ਦੇ ਚਪੇੜਾ ਜਦੋਂ ਭੈਣ ਬਾਬਲਾ ਸ਼ਹਿਰ ਕਿਵੇਂ ਰੱਖਦੀਆਂ ਨੇ ਭੈਣ ਬਾਬਲਾ ਮਾਮਮਾਇਆ ਮਾਇਆ ਦੇ ਪਿਆਰ ਵਿਚੋਂ ਤੈਨੂੰ ਭੁੱਲਿਆ ਪਿਆਰ ਬਣ ਨੀਰ ਅੱਖਾਂ ਵਿਚੋਂ ਡੁੱਲਿਆ ਬਹਿ ਗਿਆ ਏ ਅਹ ਪਿਆਰ ਮਾਇਆ ਵਾਲੇ ਇਹ ਵਹਿਣ ਚ ਬਾਬਲਾ

ਉਹ ਡੋਬ ਮੇਰੇ ਕਾਲਕਾਲਜੇ ਨੂੰ ਪੈਣ ਬਾਬਲਾ ਵੀਰ ਤੇ ਜਦੋਂ ਚਪੇੜਾਂ ਭੈਣ ਬਾਬਲਾ ਸਹਿ ਕਿਵੇਂ ਸਕਦੀਆਂ ਨੇ ਭੈਣਾਂ ਬਾਬਲਾ ਸਾਂਭ ਕੇ ਰੱਖ ਤੂੰ ਪੈਸਾ ਮੈਨੂੰ ਸਾਨੂੰ ਘਰੋਂ ਕੱਢ ਦੇ ਵੀਰ ਨੂੰ ਨਾ ਮਾਰ ਭਾਵੇ ਮੇਰਾ ਸਿਰ ਵੱਢ ਦੇ ਭਾਲ ਭਲਾ ਜੇ ਅਜੇ ਆ ਜਾਵੇ ਤੈਨੂੰ ਚੈਨ ਬਾਬਲਾ ਵੀਰ ਤੇ ਚਪੇੜਾ ਨਾ ਤੂੰ ਮਾਰ ਬਾਬੁਲਾ ਜਦੋਂ ਭੈਣ ਬਾਬਲਾ ਸ਼ਹਿਰੀ ਵੀ ਸਕਦੀਆਂ ਨੇ ਭੈਣਾਂ ਭੈਣਾਂ ਬਾਬਲਾ ਕੀਤਾ ਕੀ ਹੈ ਮਾੜਾ ਕੰਮ ਇਸ ਦਰਵੇਸ਼ ਨੇ ਸੱਚ ਪੁੱਛੇ ਧਨ ਨੂੰ ਲੁਟਾਇਆ ਇਸ ਵੈਸ਼ ਬਸ ਏਸ ਨੇ ਕਿਉਂ ਹੱਥੀਂ ਲਾਇਆ ਚੰਨ ਨੂੰ ਗ੍ਰਹਿਣ ਬਾਬਲਾ ਵੀਰ ਦੇ ਛੱਪੜਾ ਤੂੰ ਨਾ ਮਾਰ ਬਾਬੁਲਾ ਤਾਂ ਇਹ ਸਹ ਕਿਵੇਂ ਸਕਦੀਆਂ ਨੇ ਭੈਣਾਂ ਬਾਬਲਾ ਮਾਰ ਕੇ ਚਪੇੜਾਂ ਜੀ ਨੂੰ ਵੱਟ ਵੱਟ ਕੇ ਇਨਹੀ ਹੀ ਦਿੱਤਾ ਤੈਨੂੰ ਜੱਟ

ਸਹ ਕਿਵੇਂ ਸਕਦੀਆਂ ਨੇ ਭੈਣਾਂ ਬਾਬਲਾ ਜੋ ਹੁੰਦਾ ਹੈ ਹੋ ਲੈਣ ਦੇ

ਨਾਲ ਮਾਸ ਬਾਬਲਾ ਮਾਸ ਹੈ ਸਭ ਸਭ ਛੱਡ ਸਨ ਤੁਰ ਅਹ ਗਏ ਨੇ ਇਕ ਤੇਰੀ ਹੀ ਆਸ ਹੈ ਆਸ ਅਹ ਪਿਆਸੀ ਬਸ ਬੁਝਾ ਦੇ ਜਲਦ ਬੁਝਾ ਦੇ ਵੀ ਓਦੋਂ ਨਾ ਵੀ ਨਾ ਕੋ ਭੈਣ ਦੇ ਜੋ ਹੁੰਦਾ ਹੈ ਹੋ ਲੈਣ ਦੇ ਇਹ ਸਾਥ ਨਹੀਂ ਚਾਹੀਦਾ ਜਨਮਾਂ ਦਾ ਪਲ ਖੜੀ ਦਾ ਮੇਲਾ ਕਿਹੜਾ ਕਰਜੇ ਪਾਉਣਾ ਹੈ ਤੇ ਮਿਲਣ ਆਈ ਐਵੇਂ ਨਾ ਤੂੰ ਠਹਿਰ ਕਰ ਕਿਉਂ ਘਬਰਾ ਕਰਦਾ ਐ ਪੋਚ ਪੋਚ ਕੇ ਥੋੜਾ ਧਰਤੀ ਤੇ ਵੀ ਭਾਰ ਪੈਣ ਦੇ ਜੋ ਹੁੰਦਾ ਹੈ ਤੈਅ ਹੋ ਲੈਣ ਦੇ ਜੱਗ ਇਹ ਜੱਗ ਤੋਂ ਅੱਖਾਂ ਮੀਚੀ ਰੱਖ ਨਾ ਕਰ ਪਰਵਾਰ ਤੂੰ ਜੱਗ ਦੀ ਓਏ ਤੈਨੂੰ ਤੂੰ ਸੋਹਣਾ ਏ ਪਿਆਰ ਹੈ ਇਹ ਕਹਿ ਕੇ ਦੁਨੀਆਂ ਕਿਹੋ ਜਿਹੀ ਹੋਵੇ ਵੇਖ ਕੇ ਜੱਗ ਦੇ ਜਾਣਾ ਨਹੀਂ ਜਦੋਂ ਤਕ ਆਪਾ ਮਰਨਾ ਨਹੀਂ ਆਓ ਜਿਉਣ ਨਾਲੋਂ ਮਰਨਾ ਚੰਗਾ ਵਿੱਚ ਕਬਰਾਂ ਦੇ ਪੈ ਲੈਣ ਦੇ ਜਿਉਂ ਹੁੰਦਾ ਹੈ ਤਾਂ ਜੀ ਲੈਣ ਦੇ ਮੁਖਤਿਆਰ ਕੌਰ ਦੋ january ਦੋ ਹਜਾਰ ਉੱਨੀ ਬੁੱਧਵਾਰ ਨੂੰ ਮੈ ਘਰ ਤੋਂ ਕਰਨਾਟਕਾ ਦੀ ਉਬਲੀ ਸ਼ਹਿਰ ਵਿਚ ਨਿਕਲਿਆ engineer engineering ਪੂਰੀ ਕਰਨ ਪਿੱਛੋਂ ਮੈਂ ਕਾਫੀ ਲੰਬੇ ਸਮੇਂ ਵਿਹਲਾ ਰਹਿਣ ਉਪਰੰਤ ਮੈਂ ਪਹਿਲੀ ਵਾਰੀ ਨੌਕਰੀ ਕਰਨ ਜਾ ਰਿਹਾ ਸੀ january ਨੂੰ ਮੈਂ ਘਰੋਂ ਨਿਕਲਿਆ ਤੇ ਚਾਰ january ਦੀ ਸਵੇਰ ਏ ਤੇ ਵਲ ਉਪਲੀ ਪਹੁੰਚ ਗਿਆ ਅਤੇ ਮੈਂ ਸਟੇਸ਼ਨ ਤੋਂ ਨਿਕਲਿਆ ਅਤੇ ਆਪਣੀ ਮੰਜ਼ਲ ਤਕ ਪਹੁੰਚ ਕੇ ਬੱਸ ਫੜੀ ਸੀ ਕਿ ਕਿ ਮੇਰੇ phone ਦੀ bell ਵੱਜੀ ਮੇਰੇ phone ਚੁੱਕਿਆ ਅਤੇ ਇਹ ਇਹ ਮੇਰੀ ਭੂਆ ਦੇ ਮੁੰਡੇ ਦਾ ਫੋਨ ਸੀ ਮੈ ਸ਼ਾਇਦ ਨਹੀਂ ਸੀ ਪਤਾ

ਉਸ ਨੇ ਕੋਈ ਹੋਰ ਗੱਲ ਨਾ ਕੀਤੀ ਅਤੇ phone ਬੰਦ ਕਰ ਦਿੱਤਾ ਮੈਂ ਸਮਝ ਗਿਆ ਕੀ ਉਸ ਦੇ phone ਕਿਉਂ ਕੀਤਾ ਹੋਵੇਗਾ ਮੇਰੀ ਮਰਜ਼ੀ ਉਪਰਲੀ ਸ਼ਹਿਰ ਤੋਂ ਘੱਟ-ਘੱਟ ਡੇਢ ਘੰਟੇ ਤੱਕ ਵਿਚ ਏਹ ਤਹਿ ਸੀ ਤੇ ਕੁਝ ਵੀਹ ਮਿੰਟਾਂ ਬਾਅਦ ਮੇਰੀ ਮਾਂ ਦਾ ਫੋਨ ਆਇਆ ਮੈਂ ਦੱਸਿਆ ਮੈਂ ਪਹੁੰਚ ਗਿਆ ਹਾਂ ਮੈਂ ਬੱਸ ਕੁੱਝ ਸਮੇਂ ਤੱਕ ਮੰਜ਼ਿਲ ਤੇ ਹੋਵੇਗਾ ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਤੇਰੇ ਭੂਆਂ ਚੱਲ ਵਸੇ ਹਨ ਮੈਂ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਹੈ ਮੈਂ ਦੱਸਿਆ ਕਿ ਮੈਨੂੰ ਭੂਆ ਦੇ ਮੁੰਡੇ ਦਾ ਫੋਨ ਆਇਆ ਸੀ ਉਸ ਨੇ ਮੈਨੂੰ ਦੱਸਿਆ ਨਹੀਂ ਮੈਂ ਅੰਦਾਜਾ ਲਗਾ ਲਿਆ ਫਿਰ ਮਾਂ ਨੇ ਮੈਨੂੰ ਆਪਣਾ ਖਿਆਲ ਰੱਖਣ ਲਈ ਆਖ ਕੇ phone ਬੰਦ ਕਰ ਦਿੱਤਾ ਦਰਾਸਲ ਭੂਆ ਕਾਫੀ ਲੰਬੇ ਦੌਰ ਤੋਂ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਨ੍ਹਾਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਜਿਵੇਂ ਕਿ ਉਨ੍ਹਾਂ ਦਾ ਚਿਹਰਾ ਉਨ੍ਹਾਂ ਦਾ ਪਿਆਰ ਜੋ ਕਿ ਆਪਣੇ ਸਭ ਤੋਂ ਪ੍ਰਤਿ ਜੀਅ ਪ੍ਰਤਿ ਜੀਆਂ ਵਿੱਚੋਂ ਅਹ ਮੈਨੂੰ ਕਿਤੇ ਵੱਧ ਮਹਿਸੂਸ ਹੁੰਦਾ ਸੀ ਮੇਰਾ ਮਨ ਬਦਲਣ ਲੱਗਾ ਅੱਖਾਂ ਵਿੱਚ ਅੱਥਰੂ ਭਰਨ ਲੱਗੇ ਪਹਿਲਾਂ ਤਾਂ ਅਜਿਹਾ ਕੁਝ ਨਹੀਂ ਸੀ ਇਹ ਪਰ ਕੁਝ ਸਮੇਂ ਪਿੱਛੋਂ ਮੇਰਾ ਮਨ ਖਬਰ ਹੋਣ ਲੱਗਾ ਉਹ ਵਕਤ ਦੇ ਹਾਲਾਤ ਸ਼ਬਦਾਂ ਦੇ ਵਿਚ ਬਿਆਨ ਕਰਨਾ ਕਠਿਨ ਹੈ ਏਨੇ ਨੂੰ ਮੇਰੇ ਬਾਪੂ ਜੀ ਦਾ ਫੋਨ ਆਇਆ ਮੈਂ ਦੱਸਿਆ ਕਿ ਮੈਂ ਪਹੁੰਚ ਗਿਆ ਹਾਂ ਪਰ ਨਾਲ ਹੀ ਇਹ ਕਹਿ ਦਿੱਤਾ ਕਿ ਮੇਰਾ ਦਿਲ ਨਹੀ ਲੱਗ ਰਿਹਾ ਮੈਂ ਵਾਪਿਸ ਆ ਜਾਣਾ ਬਾਪੂ ਜੀ ਨੇ ਗੱਲ ਸਮਝ ਗਈ ਤੇ ਉਨ੍ਹਾਂ ਨੇ company ਦੇ manager ਨੂੰ phone ਕਰਕੇ ਮੈਨੂੰ ਛੁੱਟੀ ਦਵਾ ਦਿਤੀ company ਦੇ manager ਨੇ ਬਾਪੂ ਜੀ ਦਾ ਚੰਗਾ ਦੋਸਤ ਸੀ ਉਸ ਨੇ ਉਸੀ ਵਕਤ ਰੁਕਣ ਪਿੱਛੋਂ ਸਵੇਰ ਅਗਲੀ station ਵੱਲ ਨਿਕਲਿਆ ਰੇਲ ਗੱਡੀ ਸ਼ਾਮ ਨੂੰ ਪੰਜ ਵਜੇ ਦੀ ਸੀ ਜਦੋਂ ਮੈਂ delhi ਤੱਕ ਜਾਣਾਂ ਸੀ ਮੈ ਗਿਆਰਾਂ ਵਜੇ station ਤੇ ਪਹੁੰਚਿਆ ਤੇ ਇਸ ਦੌਰਾਨ ਸੁਰੱਖਿਅਤ ਸੀ ਕਿ ਮਿਲਣ ਅਹ ਮਿਲਣਾ ਆਸਾਨ ਸੀ ਇੱਕ ਫਿਰ ਵੀ ਮੈਂ ਭੋਪਾਲ ਤੋਂ Delhi ਅਤੇ Delhi ਤੋਂ ਬਿਆਸ ਤੱਕ ਆਰਕਸ਼ਿਤ seat ਦੀ ticket ਮਿਲ ਗਈ ਸੀ ਪੁਪਲੀ ਤੋਂ ਭੁਪਾਲ ਮੈਂ ਅਹ ਆਮ ticket ਤੇ ਰਾਖਿਤ ticket ਵਿੱਚ ਚੜ੍ਹ ਗਿਆ ਉਸ ਦੌਰਾਨ tt ਨੇ ਮੇਰੀ ticket ਦੇਖੀ ਤੇ ਦੋ ਸੌ ਰੁਪਏ ਜੁਰਮਾਨਾ ਲਗਾਇਆ ਭੋਪਾਲ ਪਹੁੰਚਨ

ਪੰਜਾਬੀ ਸਭਿਆਚਾਰ, ਪੰਜਾਬੀ ਸਭਿਆਚਾਰ ਤੋਂ ਭਾਵ ਪੰਜਾਬੀ ਲੋਕ ਸਮੂਹ ਦੁਆਰਾ ਸੁਲਜੀ ਵਿਸ਼ੇਸ਼ ਜੀਵਨ ਜਾਂਚ ਜਾਂ ਸਵੱਚ ਉਨ੍ਹਾਂ ਦੇ ਲੋਕਾਂ ਦਾ ਸਹਿਣਾ ਰਹਿਣਾ ਕਿਤੇ ਰਸਮ ਰਿਵਾਜ, ਰਿਸ਼ਤੇ ਰਿਸ਼ਤੇ ਨਾਤੇ ਪਰਿਵਾਰ, ਵਿਸ਼ਵਾਸ, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ ਸਾਹਿਤ ਆਦਿ ਸ਼ਾਮਲ ਹੁੰਦੇ ਹਨ । ਉਪਰੀ ਨਜਾਰੇ ਨਜ਼ਰੇ ਵੇਖਿਆ ਜਿਥੇ ਸਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉਥੇ ਅਸੀ ਇਸ ਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾ ਕਿ ਇਹ ਆਪਣੇ ਆਪ ਵਿਚ ਇਕ ਜਟਿਲ ਵਰਤਾਰਾ ਵੀ ਹੈ। ਅਸਲ ਵਿਚ ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਖੇੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸਿਕ ਸੱਖਣਾ ਨਹੀ ਹੁੰਦਾ। ਭਾਵੇ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਹੀ ਹੋਵੇ। ਪੰਜਾਬ ਦਾ ਨਾਮ ਕਰਨਾ, ਪੰਜਾਬ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦਾਂ ਤੋਂ ਹੈ ਠੀਕ ਐ ਮਿਲ ਕੇ ਬਣਿਆ ਹੈ ਪੰਜਾਬ ਪੰਜ ਅਤੇ ਆਬ ਨਿਸ਼ਚਿਤ ਭੂਗੋਲਿਕ ਵਿਸ਼ੇਸ਼ ਨਿਰਮਾਣ ਹੈ। ਪੰਜਾਬੀ ਸਭਿਆਚਾਰ ਇਕ wikipedia ਹੈ। ਠੀਕ ਆ ਜੀ ਤੇ ਸਭਿਆਚਾਰ ਲਈ ਹਿੰਦੀ ਸੰਸਕ੍ਰਿਤ ਸ਼ਬਦ ਆਦਿ ਅੰਗਰੇਜੀ ਵਿਚ culture ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਸਭਿਆਚਾਰ ਦੇ ਅੰਗ, ਵੱਖ ਵੱਖ ਵਿਦਵਾਨਾਂ ਨੇ ਸਭਿਆਚਾਰ ਦੇ ਅੰਗਾਂ ਨੂੰ ਵੱਖ ਵੱਖ ਤਰੀਕਿਆਂ ਵਿਚ ਵੰਡਿਆ ਹੈ। ਭੁਪਿੰਦਰ ਸਿੰਘ ਖਹਿਰਾ ਨੇ ਸਭਿਆਚਾਰ ਦੇ ਪੰਜ ਅੰਗ ਮੰਨੇ ਹਨ। ਪਦਾਰਥ, ਪਦਾਰਥਕ ਅੰਗ, ਸਮਾਜਕ ਅੰਗ, ਸੰਚਾਰਕ ਅੰਗ, ਧਾਰਮਿਕ ਅੰਗ ਅਤੇ ਰਾਜਨੀਤੀ। ਪੰਜਾਬੀ ਚਿੰਤਨ professor ਗੁਰਬਖਸ਼ ਸਿੰਘ ਫਰੈਂਕ ਦੁਆਰਾ ਦੀ ਦੀ ਵੰਡ ਦੇ ਅਧਾਰ ਉਤੇ ਸਭਿਆਚਾਰ ਦੀ ਵੰਡ ਦੇ ਆਧਾਰ ਉਤੇ ਸਭਿਆਚਾਰ ਨੂੰ ਤਿੰਨ ਅੰਗਾਂ ਵਿਚ ਵੰਡਿਆ ਗਿਆ ਹੈ, ਪਦਾਰਥ ਸਭਿਆਚਾਰ, ਪ੍ਰਤੀਮਾਨਕ ਸਭਿਆਚਾਰ ਅਤੇ ਅਤੇ ਵਧਾਇਕ ਵਧਾਤਵਿਕ ਸਭਿਆਚਾਰ। ਇਹ ਵੰਡ ਅਜਾਦ ਪ੍ਰਮਾਨਤ ਹੈ। ਪਦਾਰਥਕ ਸਭਿਆਚਾਰ, ਪਦਾਰਥ ਸਭਿਆਚਾਰ ਵਿਚ ਉਹ ਸਭ ਵਸਤਾਂ ਸ਼ਾਮਲ ਹੁੰਦੀਆਂ ਹਨ ਜੋ ਸਭਿਆਚਾਰ ਦੁਆਰਾ ਸਿਰਜੀਆਂ ਅਤੇ ਵਰਤੀਆਂ ਜਾਂਦੀਆਂ ਹਨ । ਇਹ ਵਸਤਾਂ ਕੁਦਰਤ ਵਲੋਂ ਵੀ ਲਈਆਂ ਹੋ ਸਕਦੀਆਂ ਹਨ। ਪਦਾਰਥਕ ਸਭਿਆਚਾਰ ਦਾ ਸੰਬੰਧ ਸਭਿਆਚਾਰ ਦੇ ਮੁੱਢਲੇ ਪੈਮਾਨੇ ਨਾਲ ਹੈ। ਉਂਝ ਸਭਿਆਚਾਰ ਇਕ ਜਟਿਲ ਅਤੇ ਜੁੱਟ system ਹੈ । ਇਸ ਦੇ ਅੰਗਾਂ ਦਾ ਆਪਸ ਵਿਚ ਪਰਸਪਰ ਸੰਬੰਧ ਹੈ। ਇਕ ਅੰਗ ਵਿਚ ਆਈ ਤਬਦੀਲੀ ਦੂਜੇ ਅੰਗ ਨੂੰ ਪ੍ਰਭਾਵਿਤ ਕਰਦੀ ਹੈ।

ਭੂਮਿਕਾ ਪਦਾਰਥ ਸਭਿਆਚਾਰਾਂ ਦਾ ਸੰਬੰਧ ਸਭਿਅਤਾ ਵਿਚ ਵਿਚਰਦੇ ਮਨੁੱਖ ਨਾਲ ਹੈ। professor ਜੀਤ ਸਿੰਘ ਜੋਸ਼ੀ ਅਨੁਸਾਰ ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਹਰ ਮਨੁੱਖ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਪਣੇ ਸਭਿਆਚਾਰ ਅਨੁਸਾਰ ਇਨ੍ਹਾਂ ਲੋੜਾਂ ਦੀ ਪੂਰਤੀ ਕਰਦੇ ਹੈ। ਸਭਿਆਚਾਰ ਦੇ ਮੁੱਖ ਅੰਗ ਮੰਨੇ ਜਾਂਦੇ ਹਨ। ਪਦਾਰਥ ਸਭਿਆਚਾਰ, ਪ੍ਰਤੀਮਾਨਕ ਸਭਿਆਚਾਰ, ਬਹੁਤਾਦਿਕ ਸਭਿਆਚਾਰ । ਪਦਾਰਥ ਸਭਿਆਚਾਰ ਪਦਾਰਥ ਸਭਿਆਚਾਰਿਕ ਵਿਚ ਉਹ ਸਾਰੀਆਂ ਵਸਤੂਆਂ ਆਉਂਦੀਆਂ ਹਨ ਜਿਹੜੀਆਂ ਮਨੁੱਖ ਨੇ ਸਿਰਜੀਆਂ ਹਨ ਜਾਂ ਉਨ੍ਹਾਂ ਨੂੰ ਜਿਨ੍ਹਾਂ ਨੂੰ ਮਨੁੱਖ ਵਰਤਦਾ ਹੈ ਭਾਵੇ ਉਹ ਪ੍ਰਕਿਰਤੀ ਵਿਚ ਵੀ ਬੁਣੀਆਂ ਜਾਣ ਲਈਆ ਜਾਣ ਅੱਗੇ ਮਿਲਦੀਆਂ ਹੋਣ। professor ਗੁਰਬਖਸ਼ ਸਿੰਘ ਫਰੈਂਕ ਅਨੁਸਾਰ ਫੁੱਲ ਪ੍ਰਕਿਰਤੀ ਵਿਚ ਮਿਲਦੀ ਵਸਤੂ ਹੈ ਪਰ ਮਨੁੱਖੀ ਯਤਨ ਨਾਲ ਨਾਲ ਵਿਹੜੇ ਵਿਚ ਲੱਗੀ ਜਾ ਵਿਹੜੇ ਦਾ ਸ਼ਿੰਗਾਰ ਬਣੀ ਏ । ਪ੍ਰਾਕਿਰਤਕ ਵਸਤੂ ਸਭਿਆਚਾਰ ਦਾ ਅੰਗ ਬਣ ਜਾਂਦੀ ਐ ਪ੍ਰਕਿਰਤੀ ਵਿਚ ਮਿਲਦਾ ਫੁੱਲ ਵੀ ਜਦੋਂ ਖਾਸ ਮੌਕੇ ਤੇ ਖਾਸ ਤਰੀਕੇ ਨਾ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਪਦਾਰਥਕ ਸਭਿਆਚਾਰ ਦਾ ਅੰਸ਼ ਬਣ ਜਾਂਦਾ ਹੈ। ਸਭਿਆਚਾਰ ਦੇ ਪਦਾਰਥ ਅੰਗ ਨੂੰ ਪਦਾਰਥਕ ਸਭਿਆਚਾਰ ਵੀ ਕਿਹਾ ਜਾਂਦਾ ਹੈ। professor sherry which ਅਨੁਸਾਰ ਸਭਿਆਚਾਰ ਦੇ ਪਦਾਰਥ ਅੰਗ ਸਭਿਆਚਾਰ ਦੀ ਪਹਿਚਾਣ ਲਈ ਬਹੁਤ ਮਹੱਤਵਪੂਰਨ ਮਾਧਿਅਮ ਹਨ। ਪਦਾਰਥ ਸਭਿਆਚਾਰ ਦੇ ਮਹੱਤਵਪੂਰਨ ਅੰਸ਼ ਕੰਮ ਧੰਦੇ, ਸੰਯੋਗ, ਪਹਿਰਾਵਾ ਹਾਰ ਸ਼ਿੰਗਾਰ, ਰਹਿਣ ਸਹਿਣ ਅਤੇ ਖਾਣ ਪੀਣ ਆਦਿ ਹਨ। ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ ਜਿਵੇਂ ਕੰਮ ਧੰਦੇ, ਕਿਸੇ ਸਮਾਜ ਦੇ ਕੰਮ ਧੰਦੇ ਸਭਿਆਚਾਰ ਦਾ ਨਿਖੜਵਾ ਅੰਗ ਹੁੰਦੇ ਹਨ। ਕੰਮ ਧੰਦੇ ਸਮਾਜ ਦੀ ਆਰਥਿਕਤਾ ਸਮੇਤ ਸਮੁੱਚੇ ਪਦਾਰਥ ਪਦਾਰਥਕ ਸਭਿਆਚਾਰ ਨੂੰ ਨਿਰਧਾਰਤ ਕਰਦੇ ਹਨ।

ਇਹ ਉਤਰ ਹੀ ਮਨੁੱਖ ਦੀ ਆਰਥਿਕਤਾ ਅਤੇ ਉਸਦੇ ਭੋਜਨ ਨੂੰ ਅਵਸਥਿਤ ਪ੍ਰਗਟ ਕਰਦਾ ਹੈ। ਉਦਾਹਰਨ ਲਈ ਜੇਕਰ ਮਨੁੱਖ ਭੋਜਨ ਲਈ ਫਾ ਫਾਲਤੂ ਪੌਦਿਆੰ ਤੇ ਨਿਰਭਰ ਕਰਦਾ ਹੈ ਤਾਂ ਉਸਦਾ ਧੰਦਾ ਖੇਤੀਬਾੜੀ ਹੋਵੇਗਾ। ਸਾਜੋ ਸਮਾਜ ਕਮ ਧੰਦੇ ਨਾਲ ਸੰਬੰਧਤ ਮਨੁੱਖ ਆਪਣਾ ਸੰਦਾਂ, ਬਲੇਵਾ ਜਾਂ ਸਾਜੋ ਸਮਾਨ ਤਿਆਰ ਕਰਦਾ ਹੈ। ਜੇਕਰ ਮਨੁੱਖ ਸ਼ਿਕਾਰੀ ਹੈ ਤਾਂ ਉਹ ਗੰਡਾਸਾ, ਬਰਸ਼ਾ, ਭਾਲਾ, ਕੁਹਾੜੀ, ਤੀਰ ਕਮਾਨਾਂ ਆਦਿ ਸੰਦਾਂ ਦੀ ਤਿਆਰੀ ਕਰਦਾ ਹੈ। ਇਹ ਸੰਦਾਂ ਸਮਾਜ ਪ੍ਰਬੰਧ ਅਤੇ ਵਿਚ ਹਰਮਨ ਪਿਆਰੇ ਹੁੰਦੇ ਹਨ। ਖੇਤੀ ਪ੍ਰਧਾਨ ਸਮਾਜ ਖੇਤੀ ਨਾਲ ਸੰਬੰਧਤ ਸੰਦ ਤਿਆਰ ਕਰਦਾ ਹੈ। ਹੱਲ ਸੁਹਾਗਾ, ਕਹੀ, ਰੱਪਾ ਅਤੇ ਆਦਿ ਵੰਨਗੀ ਦੇ ਸੰਦ ਉਸਦੇ ਸਭਿਆਚਾਰ ਦਾ ਅੰਗ ਬਣਦੇ ਹਨ। ਪਦਾਰਥਕ ਸਭਿਆਚਾਰ ਨਾਲ ਸੰਬੰਧਤ ਪਹਿਰਾਵਾ ਦੀ ਵੀ ਇਕ ਮਹੱਤਵਪੂਰਨ ਅੰਗ ਹੈ। doctor ਜਸਵਿੰਦਰ ਸਿੰਘ ਅਨੁਸਾਰ ਪਹਿਰਾਵਾ ਮਨੁੱਖ ਨੂੰ ਜੀਵਨ ਨਾਲੋਂ ਨਿਖੇਵੜਨਾ ਨਿਖੇੜਨ ਵਾਲਾ ਪ੍ਰਮੁੱਖ ਪਛਾਣ ਚਿੰਨ ਵੀ ਹੈ ਅਤੇ ਮਨੁੱਖੀ ਵਿਕਾਸ ਦੇ ਸੋਝ ਬਿਰਤੀ ਦਾ ਠੋਸ ਪ੍ਰਮਾਣ ਹੈ। ਮਨੁੱਖ ਦੇ ਜੀਵਨ ਸੰਸਾਰ ਨਾਲੋਂ ਨਿੱਖੜੇ ਤੋਂ ਸ਼ੁਰੂ ਹੋ ਕੇ ਲਿੰਗ ਉਮਰ ਰੁਤਬੇ ਮੌਕੇ ਦੇ ਰਿਸ਼ਤਿਆਂ ਦੇ ਨਿਖੇੜੇ ਨਿਖੇੜੇ ਤੱਕ ਵਿਭਿੰਨ ਪੜਾ ਕੇ ਪੜਾ ਤੇ ਪ੍ਰਗਟ ਗ੍ਰਹਿਣ ਕਰਦਾ ਹੈ। ਮਨੁੱਖ ਆਪਣੇ ਕੰਮ ਧੰਦੇ ਦੇ ਆਧਾਰ ਤੇ ਪਹਿਰਾਵੇ ਨੂੰ ਸਰਜਦਾ ਹੈ। ਘੱਗਰ, ਫੁਰਤੀ, ਸਾੜੀ, ਧੋਤੀ, ਕਸ਼ਹਿਰਾ ਆਦਿ ਲੋਕਾਂ ਦੀ ਸਭਿਆਚਾਰਤਾ ਬਣਤਰ ਨਾਲ ਜੁੜੇ ਹੋਏ ਹਨ । ਇਹ ਸਭਿਆਚਾਰਕ ਆਪਣਾ ਵਿਲੱਖਣ ਪਹਿਰਾਵਾ ਸਿਰਜਦਾ ਹੈ। ਹਾਰ ਸ਼ਿੰਗਾਰ ਪਹਿਰਾਵੇ ਵਿਚ ਸਰੀਰ ਨੂੰ ਸਜਾਉਣ ਵਾਲੀ ਸਮੱਗਰੀ ਗਹਿਣੇ ਆਦਿ ਵੀ ਸ਼ਾਮਲ ਕੀਤੇ ਜਾ ਸਕਦੇ ਹਨ। professor ਜੀਤ ਸਿੰਘ ਜੋਸ਼ੀ ਅਨੁਸਾਰ ਹਾਰ ਸ਼ਿੰਗਾਰ ਦਾ ਸੰਬੰਧ ਮਨੁੱਖ ਦੀ ਸੋਹਜ ਤ੍ਰਿਪਤੀ ਨਾਲ ਹੈ। ਗਹਿਣਾ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹੈ। ਗਹਿਣਾ ਪਹਿਚਾਣ ਦਾ ਸ਼ੌਕ ਮਨੁੱਖ ਅੰਦਰ ਢੇਰ ਪੁਰਾਣਾ ਹੈ। ਪੰਜਾਬ ਵਿਚ ਔਰਤ ਮਰਦ ਦੋਵੇ ਹੀ ਗਿਣੇ ਪਹਿਨਦੇ ਹਨ। ਵਿਅਕਤੀ ਨੇ ਸਿਰ ਤੋਂ ਪੈਰਾਂ ਤੀਕ ਸਾਰੇ ਸਰੀਰ ਦੇ ਅੰਗ ਹਰ ਅੰਗ ਲਈ ਵੱਖੋ ਵੱਖਰੇ ਗਹਿਣਿਆਂ ਤੇ ਸਿਰਜਣਾ ਕੀਤੀ ਹੈ। ਮਨੁੱਖ ਆਪਣੀ ਆਰਥਿਕ ਵਿਵਸਥਾ ਅਨੁਸਾਰ ਗਹਿਣੇ ਪਹਿਨਦਾ ਹੈ ਪਹਿਨਦਾ ਹੈ। ਰਹਿਣ ਸਹਿਣ ਪਦਾਰਥਕ ਸਭਿਆਚਾਰਾ ਵਿਚ ਮਨੁੱਖ ਦਾ ਰਹਿਣ ਸਹਿਣ ਵੀ ਇਕ ਮਹੱਤਵਪੂਰਨ ਅੰਗ ਹੈ । ਵਿਅਕਤੀ ਦੇ ਰਹਿਣ ਸਹਿਣ ਦਾ ਇਕ ਰਿਹਾਇਸ਼ੀ ਪ੍ਰਭਾਵ ਭੂਗੋਲਿਕ ਭੂਗੋਲਿਕ ਅਤੇ ਇਤਿਹਾਸਕ ਮਹੱਤਵ ਅਨੁਸਾਰ ਕੀ ਹੁੰਦਾ ਹੈ । ਭੁਪਿੰਦਰ ਸਿੰਘ ਖਹਿਰਾ ਸੋ ਜਿਸ ਥਾਂ ਉਤੇ ਭੂਗੋਲਿਕ ਪਰਿਵਰਤਨ ਨਾ ਹੋਣ ਉਥੇ ਹੀ ਦੇ ਲੋਕੀ ਵਧੇਰੇ ਪੱਕੇ ਮਕਾਨਾਂ ਦੀ ਸਿਰਜਣਾ ਕਰਦੇ ਹਨ। ਜਿਥੇ ਮੀਹ, ਭੂਚਾਲ, ਆਦਿ ਦਾ ਡਰ ਹੁੰਦਾ ਹੈ ਉਥੇ ਅਸਥਾਈ ਰਿਹਾਇਸ਼ ਜਾ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ । ਖਾਣ ਪੀਣ ਵੀ ਸਭਿਆਚਾਰ ਦਾ ਪ੍ਰਮੁੱਖ ਅੰਗ ਮੰਨਿਆ ਜਾਂਦਾ ਹੈ ।

ਕੁਝ ਮਹੱਤਵਪੂਰਨ ਦਿਨਾਂ ਦੇ ਉਹ ਦੇਵੀ ਦੇਵਤਿਆਂ ਦਾ ਆਪਣੇ ਇਸ਼ਟ ਅਨੁਸਾਰ ਵੱਡੇ ਭੋਜ ਵੀ ਕਰਦੇ ਹਨ। ਕੁਝ ਲੋਕ ਖਾਸ ਦਿਨਾਂ ਤੇ ਸ਼ਰਾਬ ਦਾ ਪ੍ਰਯੋਗ ਵੀ ਕਰਦੇ ਹਨ। ਪ੍ਰਮਾਣਿਕ ਸਭਿਆਚਾਰ ਵਿਚ ਮਨੁੱਖੀ ਵਿਵਹਾਰ ਨੂੰ ਤੈਅ ਕਰਨ ਵਾਲੇ ਨਿਯਮ ਸ਼ਾਮਿਲ ਹੁੰਦੇ ਹਨ। ਇਸ ਵਿਚ ਲੋਕ ਚਾਰ ਸਦਾਚਾਰ ਤਾਬੂ, ਕਾਨੂੰਨ ਆਦਿ ਸ਼ਾਮਿਲ ਹੁੰਦੇ ਹਨ। ਸਭਿਆਚਾਰ ਦਾ ਦੂਸਰਾ ਅੰਗ ਇਹ ਸਭਿਆਚਾਰ ਸਮਾਜ ਅਤੇ ਵਿਅਕਤੀ ਦੇ ਦਵੰਦਾਤਮਿਕ ਸੰਬੰਧਾਂ ਵਿਚੋਂ ਪੈਦਾ ਹੁੰਦਾ ਹੈ । ਪ੍ਰਤੀਮਾਨ ਮਨੁੱਖੀ ਵਿਵਹਾਰ ਦੀ ਨੀ ਨਿਮਣਤਾ ਵਿਦੇਸ਼ਕ ਮੂਲ ਇਕਾਈ ਹੈ ਜਿਸ ਅਨੁਸਾਰ ਕਿਵੇਂ ਕਰਨਾ ਕਿਵੇਂ ਨਹੀ ਕਰਨਾ ਵਿਚ ਮਨੁੱਖੀ ਵਿਵਹਾਰ ਦੇ ਚਿਹਨ ਸ਼ਾਮਿਲ ਹੁੰਦੇ ਹਨ। ਸਮਾਜ ਵਿਚ ਹਮੇਸ਼ਾ ਦੋ ਧਿਰਾਂ ਸ਼ਾਮਿਲ ਹੁੰਦੀਆਂ ਹਨ। ਇਕ ਧਿਰ ਨਿਯਮਾਂ ਨੂੰ ਕਰਦੀ ਹੈ ਤੇ ਦੂਸਰੀ ਧਿਰ ਪ੍ਰਵਾਨ ਪਰ ਸਮਾਜ ਦਾ ਹਰ ਵਿਅਕਤੀ ਇਨ੍ਹਾਂ ਨਿਯਮਾਂ ਤੋਂ ਜਾਣੂ ਹੁੰਦਾ ਹੈ ਅਤੇ ਲੋੜ ਅਨੁਸਾਰ ਇਨ੍ਹਾਂ ਦੀ ਵਰਤੋਂ ਕਰਦਾ ਹੈ। doctor ਗੁਰਬਖਸ਼ ਸਿੰਘ ਫਰੈਂਕ ਦੇ ਅਨੁਸਾਰ ਪ੍ਰਮਾਣਿਤ ਸਭਿਆਚਾਰ ਸਭਿਆਚਾਰ ਦਾ ਉਹ ਅੰਗ ਹੈ ਜਿਹੜਾ ਮਨੁੱਖੀ ਵਿਵਹਾਰ ਲਈ ਪ੍ਰਮਾਣਿਕਤਾ ਜਾਂ ਨਿਯਮ ਨਿਯਮ ਸਥਾਪਿਤ ਕਰਦਾ ਹੈ ਅਤੇ ਇਸੇ ਤਰ੍ਹਾਂ ਮਨੁੱਖੀ ਵਿਵਹਾਰ ਨੂੰ ਨਿਯਮਤ ਕਰਦਾ ਤੇ ਗਵਾਹੀ ਦਿੰਦਾ ਹੈ। ਪ੍ਰਮਾਣਿਕਤਾ ਦਾ ਵਰਗੀਕਰਨ ਮਦਦ ਵਰਗੀਕਰਨ ਸਭਿਆਚਾਰ ਵਿਵਹਾਰ ਲਈ ਨਿਯਮਿਤ ਸਥਾਪਿਤ ਕਰਦਾ ਹੈ ਤੇ ਆਧਾਰ ਤੇ ਪ੍ਰਮਾਣਿਤ ਵਰਗੀਕਰਨ ਵਿਚ ਵੱਖ ਵੱਖ ਨਿਯਮਾਂ ਸ਼ਾਮਿਲ ਕੀਤਾ ਕੀਤਾ ਜਾਂਦਾ ਹੈ ਜਿਵੇਂ ਕਿ ਨਿਰਦੇਸ਼ਮਤ ਤੇ ਨਿਸ਼ੇਧਾਤਮਕ ਨਿਯਮ ਆਕਰਸ਼ਕ ਤੇ ਵਿਆਪਕ ਨਿਯਮ ਲੋਕ ਚਾਰ ਸਾਜਾਂ ਟੈਬੂ ਦੇ ਕਾਰਨ ਇਹਨਾਂ ਨਿਸ਼ੇਧਾਤਮ ਨੀਦੇਸ਼ਾਤਮਕ ਨਿਯਮ ਅਤੇ ਨਿਸ਼ੇਧਾਤਮ ਨਿਸ਼ੇਧਾਤਮ ਤੋਂ ਭਾਵ ਹੈ ਕਰੋ ਇਹ ਕਰੋ ਅਤੇ ਨਿਸ਼ੇ ਤਤਾਮਕ ਤੋਂ ਭਾਵ ਇਹ ਨਾ ਕਰੋ। ਇਹ ਨਿਯਮ ਪ੍ਰਮੁੱਖ ਪ੍ਰਤੱਖ ਵੀ ਹੋ ਸਕਦੇ ਹਨ ਤੇ

ਨਿਯਮ ਉਹ ਨਿਯਮ ਹੈ ਹੁੰਦੇ ਹਨ ਜੋ ਸਿਖਾਏ ਨਹੀ ਜਾਂਦੇ। ਸਗੋਂ ਉਨ੍ਹਾਂ ਨੂੰ ਮਨੁੱਖ ਵਿਚ ਵਿਚ ਸਮਾਜ ਵਿਚ ਵਿਚਰਦਿਆਂ ਆਪਣੇ ਆਪ ਗ੍ਰਹਿਣ ਕਰ ਲੈਂਦੇ ਹਨ ਜਿਵੇਂ ਸਤਿਕਾਰ ਵਜੋਂ ਕੱਢ ਸਤਿਕਾਰ ਵਜੋਂ ਸਿਰ ਕੱਢ ਲੈਣੇ। ਆਉਂਦਿਆਂ ਤਾੜੀ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਸਤਿਕਾਰ ਵਜੋਂ ਸਿਰ ਕੱਢ ਕੇ ਲੈਣਾ ਆਦਰਸ਼ਕ ਅਤੇ ਵਿਆਪਕ ਨਿਯਮ ਨਿਯਮ ਵੀ ਹੁੰਦੇ ਹਨ ਤੇ ਵਿਆਪਕ ਵੀ ਆਦਰਸ਼ ਨਿਯਮ ਉਹ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਦੇ ਉਦਾਰ ਨੀ ਮੰਨ ਲਿਆ ਹੈ ਪਰ ਜਰੂਰੀ ਨਹੀਂ ਇਹ ਸਮਾਜ ਵਿਚ ਸਾਰੇ ਵਿਅਕਤੀਆਂ ਦਾ ਵਿਚਾਰ ਵਿਵਹਾਰ ਇਕੋ ਜਿਹਾ ਹੋਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਲੇਕਿਨ ਨਹੀ ਹੈ ਉਹਦੇ ਵਿਚ ਕਮੀਆਂ ਇਸ ਵਿਚ ਕੋਈ ਸ਼ੱਕ ਨਹੀਂ ਉਹਦੀਆਂ ਬਹੁਤ ਪ੍ਰਾਪਤੀਆਂ ਵੀ ਨੇ ਤੇ ਉਹਦੀਆਂ ਕਮੀਆਂ ਵੀ ਨੇ ਤੇ ਜਿਸ ਜਿਸ ਦੇ ਨਾਂ ਦੇ ਉਤੇ ਪ੍ਰਾਪਤੀਆਂ ਜਰਨੀਆਂ ਉਹਦੇ ਦੇ ਨਾਂ ਉਤੇ ਕਮੀਆਂ ਵੀ ਉਹਦੇ ਨਾਂ ਤੇ ਜਰਨੀਆਂ ਇਹ ਪ੍ਰਾਪਤੀਆਂ ਉਹਨੇ ਲੈਣੀਆਂ ਤੇ ਜਿਹੜੀ ਅਸਫਲਤਾ ਹੋਈ ਉਹ ਵੀ ਉਹਨੇ ਲੈਣੀ ਜੇ ਅਕਾਲੀ leadership ਦੇ ਕਹਿੰਦੇ ਸੌ ਸਾਲ ਪੁਰਾਣੀ ਅਕਾਲੀ ਦਲ ਜਮਾਤ ਹੈ ਤੇ ਜੇ ਉਹਦੇ ਵਿਚ ਪ੍ਰਾਪਤੀਆਂ ਗਿਣਦੇ ਨੇ ਤੇ ਜੇ ਪੰਥ ਦੇ ਵਿਚ ਨਿਘਾਰ ਆਇਆ ਤੇ ਇਹਦੇ ਵੀ ਜਿੰਮੇਵਾਰ ਉਹੀ ਮੰਨੇ ਜਾਣਗੇ ਕਿਉਂ ਇਹ ਕਹਿੰਦੇ ਸੀ ਕੋਈ ਸਿੱਖ ਸਾਬਤ ਸੂਰਤ ਅੰਮ੍ਰਿਤਧਾਰੀ ਜਾ ਕੇ ਅਦਾਲਤ ਦੇ ਵਿਚ ਬਿਆਨ ਦੇ ਦਿੰਦਾ ਸੀ ਉਹ ਹੱਕ ਦੇ ਵਿਚ ਦੇ ਦੇ ਕਿਸੇ ਦੇ ਉਹ ਖਿਲਾਫ ਦੇ ਦੇ ਜਾ ਕੇ ਉਥੇ ਗਵਾਹੀਆਂ ਰੋਕ ਦਿੰਦਾ ਸੀ ਕਿ ਜੋ ਅੰਮ੍ਰਿਤਧਾਰੀ ਸਿੰਘ ਆ ਇਹ ਝੂਠ ਨਹੀਂ ਬੋਲਦਾ ਇਸ ਕਰਕੇ ਜੋ ਇਹਨੇ ਕਿਹਾ ਓਹ ਦੇ ਆਧਾਰ ਤੇ ਛੱਡ ਦਿੰਦਾ ਸੀ ਜਾਂ ਬੰਨ ਦਿੰਦਾ ਸੀ ਅੱਜ ਅਸੀਂ ਕਿਥੇ ਅਹੀ ਖਲੋਤੇ ਹਾਂ ਅੱਜ ਸਭ ਤੋਂ ਵੱਧ ਮੁਕੱਦਮੇ ਜਿਹਨੇ india ਦੇ ਵਿਚ ਆ ਉਹ ਪੰਜਾਬ ਦੇ ਵਿਚ ਨੇ ਸਾਰੇ ਝੂਠ ਦੇ ਉਤੇ ਜੇ ਅਸੀਂ ਸੱਚੇ ਹੋਇਏ ਤਾਂ ਮੁਕੱਦਮਾ ਤਾਂ ਤੁਰਦਾ ਹੀ ਨਹੀਂ

ਸਾਂਝ ਪਾ ਕੇ ਸਿੱਖੀ ਦੇ ਸਿਧਾਂਤ ਜਿਹੜੇ ਨੇ ਉਹਨਾਂ ਦੀਆਂ ਜੜ੍ਹਾਂ ਪੋਲੀਆਂ ਕਰ ਦਿੱਤੀਆਂ ਇਹ ਮੰਨਣਾ ਪਵੇਗਾ ਇਸ ਕਰਕੇ ਉਨ੍ਹਾਂ ਦੀਆਂ ਵੀ ਜਿਹੜੀਆਂ ਜੜ੍ਹਾਂ ਨੇ ਲੱਗੀਆਂ ਖੈਰ ਮੈਂ ਇਸ ਪਾਸੇ ਨਹੀਂ ਜਾਣਾ ਮੈਂ ਤੁਹਾਨੂੰ ਇਹ ਗੱਲ ਦੱਸਣੀ ਹੈ

video ਸੁਣੀ ਆ ਜਿਹੜੇ ਵਿਚ ਕਹਿ ਰਹੇ ਨੇ ਸ਼੍ਰੋਮਣੀ ਕਮੇਟੀ ਨੇ ਪ੍ਰਚਾਰ ਕੀਤਾ ਹੁੰਦਾ ਤੇ ਅੱਜ ਮੈਂ ਦਸਤਾਰ ਮੇਰੇ ਸਿਰ ਤੇ ਹੋਣੀ ਮੈਂ ਅੰਮ੍ਰਿਤ ਛੱਕਿਆ ਹੋਣਾ ਜੇ ਤੇ ਇਹ ਤੈਨੂੰ ਪਤਾ ਹੀ ਹੈ ਕਿ ਦਸਤਾਰ ਸਿਰ ਤੇ ਰੱਖਣੀ ਸਿੱਖ ਦਾ ਇਕ ਗੁਰੂ ਸਾਹਿਬ ਨੇ ਜਿਹੜਾ ਉਹ ਮਕਸਦ ਕੀਤਾ ਹੋਇਆ ਸਿੱਖ ਨੂੰ ਕੀਤਾ ਹੋਇਆ ਕੇਸ ਰੱਖਣੇ ਈ ਆ ਅੰਮ੍ਰਿਤ ਛਕਣੇ

ਜੇ ਗੁਰੂ ਘਰ ਦੇ ਵਿਚ ਹੀ ਇੰਨਾ ਵੱਡਾ ਰੋਲ ਘਚੋਲਾ ਹੋ ਗਿਆ ਉਹ ਵੀ report ਮੇਰੇ ਕੋਲ ਪਈ ਆ ਉਹ ਜਿਹੜੇ ਗਿਆਰਾਂ ਬਾਰਾਂ ਸੌ ਪੰਨੇ ਦੀ report ਸਾਰੀ ਸਭ ਤੋਂ ਪਹਿਲਾਂ ਛਾਇਆ ਵੀ ਮੈਂ ਹੀ ਕੀਤੀ ਔਰ ਦੂਸਰੀ ਲਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ ਮੈਂ ਆਪਣੇ ਦੀਦਿਆ ਨਾਲ ਆਪਣੇ ਨੇਤਰਾਂ ਨਾਲ ਵੇਖਿਆ ਅੱਜ ਤੇ ਥੋੜਾ ਸੁਧਾਰ ਹੋ ਚੁੱਕਿਆ ਲੇਕਿਨ ਮੈਂ ਆਪਣੇ ਨੇਤਰਾਂ ਨਾਲ ਵੇਖਿਆ ਕਿ ਉਹ ਤੇ ਕਿਤੇ ਦਵਾਨ ਨਹੀਂ ਲਾਉਦੇ ਕਿਤੇ ਗੁਰਦੁਆਰੇ ਨਹੀ ਸੀ ਜਾਂਦੇ ਜਿਹੜੇ ਪ੍ਰਚਾਰਕ ਸੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੇ ਉਹ ਜਿਹੜਾ ਹਲਕੇ ਦਾ MLA ਜਾਂ ਹਲਕੇ ਦਾ ਵਜੀਰ ਜਾ ਅਕਾਲੀ ਦਲ ਦਾ ਕੋਈ ਲੀਡਰ ਸੀ ਉਹਦੇ ਕੋਲ ਉਨ੍ਹਾਂ ਦਾ ਜਾ ਜਿਹੜਾ ਆਉਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਵਿਸ਼ੇਸ਼ ਤੌਰ ਤੇ ਕਿਉਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਦੂ ਤਫਤੀਸ਼ ਕਰ ਰਹੇ ਉਹਨੇ ਇੰਨੇ ਦੀਵਾਨ ਲਾਏ ਤੇ ਮੈਂ ਆਪਣੇ ਦੀਦਿਆਂ ਨਾਲ ਵੇਖਿਆ ਕਿਤੇ ਦੀਵਾਨ ਨਹੀਂ ਲੱਗਦੇ ਉਹ report ਬਣਾ ਕੇ ਲੈ ਆਉਦੇ ਸੀ ਇੰਨੀ ਲੱਗੀ ਤੇ ਉਹਦੇ ਤੇ ਉਹ ਦਸਤਖਤ ਕਰ ਦਿੰਦਾ ਸੀ ਉਹ ਧਰਮ ਪ੍ਰਚਾਰ ਕਮੇਟੀ ਵਿਚ ਜਾ ਕੇ ਦੇ ਦਿੰਦਾ ਸੀ ਵੈਸੇ ਧਰਮ ਪ੍ਰਚਾਰ ਕਮੇਟੀ ਦਾ ਦਫਤਰ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਉਥੇ ਵੇਖਿਆ ਉਥੇ ਸਖਤੀ ਬਹੁਤ ਹੈ ਇਸ ਵਿਚ ਕੋਈ ਸ਼ੱਕ ਨਹੀ ਜੇ ਉਨ੍ਹਾਂ ਨੂੰ ਪਤਾ ਲੱਗ ਦੇ ਉਥੇ ਨੀ ਫੇਰ ਉਹ ਪੁਲਿਸ ਵਾਲਿਆਂ ਨੂੰ ਪੁੱਛਦੇ ਅਮ ਮਾਂ ਆ ਪਿਉ ਆ ਭਰਾ ਕੋਈ ਉਹ ਬਿਲਕੁਲ ਪੂਰਾ ਈ action ਲੈ ਲੈਂਦੇ ਲੇਕਿਨ ਜਦੋਂ ਥੱਲਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾ ਲਿਖਿਆ ਚੱਲ ਗਿਆ ਬਈ ਇਹਨੇ ਪ੍ਰਚਾਰ ਕੀਤਾ ਕੀਤਾ ਕਿਤੇ ਵੀ ਨਹੀਂ ਸੋ ਇਸ ਕਰਕੇ ਅਸੀਂ ਹੋਏ ਅਵੇਸਲੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਇਕ ਵੀ ਐਸਾ ਪ੍ਰਚਾਰਕ ਨਹੀਂ ਜਿਹੜਾ ਠੇਠ english ਵਿਚ ਤੇ ਠੇਠ ਹਿੰਦੀ ਦੇ ਵਿਚ ਕੋਈ ਪ੍ਰਚਾਰ ਕਰ ਸਕੇ ਇਹ ਸਾਡੀ ਕਮਜ਼ੋਰੀ ਹੈ ਮੈਂ ਵੇਖਦਾ ਹੁਣ ਅਸੀ christian ਦੀ ਗੱਲ ਕਰਦੇ ਹਾ ਤੇ ਉਹਨਾਂ ਦੇ ਕਈ ਐਸੇ ਪਾਸਟਰ ਆਉਦੇ ਨੇ ਜਿਹੜੇ english ਬੋਲਦੇ ਨੇ